ਹੁੱਲੇ-ਹੁਲਾਰੇ ਅਜਿਹਾ ਲੋਕ-ਨਾਚ ਹੈ ਜੋ ਸਾਂਝੇ ਪੰਜਾਬ ਦੇ ਸਮੇਂ ਹਿੰ ਹਿੰਦੂ, ਸਿੱਖ, ਮੁਸਲਮਾਨ ਅਤੇ ਹੋਰ ਧਾ ਧਰਮਾਂ ਦੀਆਂ ਇਸਤਰੀਆਂ ਹੋਲੀ ਅਤੇ ਲੋਹੜੀ ਜਿਹੋ ਮਾਂਗਲਿਕ ਤਿਉਹਾਰਾਂ ਸਮੇਂ ਘੇਰੇ ਦਾ ਰੂਪ ਵਿੱਚ ਬੜੇ ਚਾਵਾਂ ਉਮੰਗਾਂ ਨਾਲ ਨੱਚਦੀਆਂ ਹਨ, ਪੁਰਾਤਨ ਗ੍ਰੰਥਾਂ ਵਿੱਚ ਇਸ ਨਾਚ ਦਾ ਨਾਂ ਹਲੀਸਨ ਸੀ ਅਤੇ ਇਸ ਲੋਕ-ਨਾਚ ਦੀ ਪਰੰਪਰਾ ਦੇਵਦਾਸੀਆਂ ਦੀ ਨਾਚ-ਪ੍ਰਥਾ ਨਾਲ ਵੀ ਜੁੜ ਜੁੜੀ ਹੋਈ ਦੱਸੀ ਜਾਂਦੀ ਹੈ ਇਸ ਲੋਕ-ਨਾਚ ਦੇ ਨਾਲ

ਤੇ ਦਰਾਣੀ ਚੱਲੇ ਹੱਲੇ, ਵਹੁਟੀ ਤੇ ਗੱਭਰੂ ਚੱਲੇ ਹੁੱਲੇ, ਸੌਂਕਣ ਨਾਲ ਲੈ ਚੱਲੇ ਹੱਲੇ, ਮੈਨੂੰ ਕੱਲ ਕੱਲੀ ਛੱਡ ਚੱਲੇ ਹੁੱਲੇ। ਨੱਚਣ ਵਾਲੀਆਂ ਇਸਤਰੀਆਂ ਵਿੱਚੋਂ ਜੋ ਇਸਤਰੀ ਪਿੜ ਵਿੱਚ ਮੁਦਰਾਵਾਂ ਦਾ ਸੰਚਾਰ ਕਰਦੀ ਰਹੀ ਹੁੰਦੀ ਸੀ ਉਹ ਹਰੇਕ ਤੁਕ ਦਾ ਪਹਿਲਾ ਭਾਗ ਉਚਾਰਦੀ ਅਤੇ ਬਾਕੀ ਸਮੂਹ ਸਾਥਣਾਂ ਹੁੱਲੇ, ਹੁੱਲੇ ਸ਼ਬਦ ਦੀ ਉਚਾਰ ਭਰਵੀਂ ਅਤੇ ਉੱਚੀ ਅਵਾਜ਼ ਵਿੱਚ ਕਰਦੀਆਂ ਹੁੰਦੀਆਂ ਸਨ ਇਸ ਲੋਕ-ਨਾਚ ਦੀ ਵਿਸ਼ੇਸ਼ਤਾਵਾਂ ਮੁਦਰਾਂ ਮੁਦਰਾਵਾਂ ਹੱਥਾਂ ਦੇ ਹੁਲਾਰੇ ਲੱਕ ਮਟਕਾਉਣਾ, ਪੈਰਾਂ ਨੂੰ ਠੁਮਕਾਉਣਾ, ਤਾੜੀਆਂ ਮਾਰਨਾ ਅਤੇ ਤੇਜ਼ ਗਤੀ ਨਾਲ ਘੁੰਮਣਾ ਹੁੰਦਾ ਹੁਣ ਦੇ ਸਮੇਂ ਵਿੱਚ ਇਹ ਲੋਕ-ਨਾਚ ਮਹਿਜ ਗਿੱਧੇ ਨਾਚ ਵਿੱਚ ਉਪਰੋਕਤ ਗੀਤ ਦੇ ਨਾਲ ਹੀ ਇੱਕ ਮੁਦਰਾ ਵਜੋਂ ਰਹਿ ਗਿਆ ਹੈ। ਪੱਛਮੀ-ਪੰਜਾਬ ਵਿੱਚ ਪ੍ਰਚਲਿਤ ਰਹੇ ਇਸਤਰੀ ਲੋਕ-ਨਾਚਾਂ ਵਿੱਚ ਲੁੱਡੀ ਨੂੰ ਵੀ ਵਿਸ਼ੇਸ਼ ਥਾਂ ਹਾਸਲ ਸੀ ਭਾਵੇਂ ਇਹ ਨਾਚ ਮਰਦਾਂ ਦੁਆਰਾ ਵੀ ਨੱਚਿਆ ਜਾਂਦਾ ਹੈ, ਪਰੰਤੂ ਇਸਤਰੀਆਂ ਦਾ ਸੰਚਾਰ ਅਤੇ ਪ੍ਰਗਟਾਅ-ਸੰਦਰਭ ਵੱਖਰੀ ਕਿਸਮ ਦਾ ਮਨ ਮਨਮੋਹਕ ਹੁੰਦਾ ਸੀ ਇਸ ਤਰ੍ਹਾਂ ਧਮਾਲ, ਬੋਲੀ ਜਾਂ ਟੱਪੇ ਦੇ ਵਹਾਅ ਪ੍ਰਸੰਗ ਵਿੱਚ ਸੁਤੰਤਰ ਕਿਸਮ ਦਾ ਲੋਕ-ਨਾਚ ਹੁੰਦਾ ਸੀ, ਜੋ ਲੁੱਡੀ ਵਾਂਗ ਲੁਪਤ ਹੋ ਰਿਹਾ ਹੈ ਅਤੇ ਹੁੱਲ-ਹੁਲਾਰੇ ਵਾਂਗ ਗਿੱਧੇ ਵਿੱਚ ਇੱਕ ਮੁਦਰਾ ਤੱਕ ਹੀ ਸਿਮਟ ਕੇ ਰਹਿ ਗਿਆ ਹੈ। ਇਹਨਾਂ ਤੋਂ ਇਲਾਵਾ ਟਿੱਪਰੀ ਜਾਂ ਡੰਡਾਸ, ਫੜੂਹਾ, ਘੁੰਮਰ ਅਤੇ ਸਪੇਰਾ ਜਾਂ ਨਾਗ ਲੋਕਾਂ-ਨਾਚਾਂ ਦੀ ਅਸਲ ਪ੍ਰਕਿਰਤੀ ਸਮੇਂ ਮਾਰੂ ਝੱਖੜਾਂ ਖਿੰਡਾ ਦਿੱਤਾ ਹੈ। ਨਤੀਜੇ ਵਜੋਂ, ਇਹਨਾਂ ਦਾ ਵੱਖਰਾ ਸਰੂਪ ਨਿਰਧਾਰਿਤ ਕਰਨਾ ਔਖਾ ਹੋ ਗਿਆ ਹੈ, ਪੰਜਾਬ ਦੇ ਮਰਦਾਵੇਂ ਲੋਕਾਂ-ਨਾਚਾਂ ਦੀ ਆਪਣੀ ਵੱਖਰੀ ਪਛਾਣ ਹੈ। ਪੰਜਾਬੀਆਂ ਦੀ ਸਰੀਰਿਕ ਜ਼ਿੰਦਾ-ਦਿਲੀ, ਸਾਹਸ ਅਤੇ ਸਹਿਨਸ਼ੀਲਤਾ ਦੇ ਗੁਣਾਂ ਦੇ ਫਲਸਰੂਪ ਪੰਜਾਬ ਵਿੱਚ ਕਰੜੀ ਸਰੀਰਿਕ ਵਰਜ਼ਸ਼, ਮਸਤ-ਮਾਨਸਿਕਤਾ ਅਤੇ ਧਰਮ-ਨਿਰਪੇਖ ਪ੍ਰਵਿਰਤੀ ਦੇ ਲੋਕ-ਨਾਚ ਪ੍ਰਚਲਿਤ ਚੱਲ ਰਹੇ ਹਨ, ਇਹਨਾਂ ਦੀ ਪਰੰਪਰਾ ਨੂੰ ਪ੍ਰਾਚੀਨ ਹੈ। ਇਹਨਾਂ ਵਿੱਚੋਂ ਸਮੁੱਚੇ ਪੰਜਾਬੀਆਂ ਦੀ ਜੀਵਨ-ਝਲਕ ਦੇ ਅਨੇਕਾਂ ਪਹਿਲੂ ਪ੍ਰਗਟ ਹੁੰਦੇ ਹਨ, ਪੂਰਵ ਇਤਿਹਾਸ ਅਤੇ ਇਤਹਾਸਿਕ ਸਮਿਆਂ ਦੌਰਾਨ ਪੰਜਾਬ ਭੰਗੜਾ ਪੰਜਾਬੀ ਇੱਕ ਗੜ ਗੱਭਰੂਆਂ ਦਾ ਪ ਪ੍ਰਮੁੱਖ ਲੋਕ-ਨਾਚ ਹੈ, ਇਸ ਵਿੱਚ ਤਕੜੇ ਅਤੇ ਗੱਠੇ ਹੋਏ ਸਰੀਰ ਦਾ ਪ੍ਰਦਰਸ਼ਨ, ਸਧਾਰਨ ਪਰ ਸੁੰਦਰ

ਸਮਝ ਕਿਸੇ ਨਾ ਕਿਸੇ ਬੁਨਿਆਦ ਤੇ ਖੜ੍ਹੀ ਹੈ। ਇਹ ਰਿਸ਼ਤੇ ਬਣਦੇ-ਉਸਰਦੇ, ਨਿਭਦੇ-ਨਿਭਾਉਂਦੇ, ਰੂਪ ਬਦਲਦੇ, ਵਿਸਰਦੇ ਤੇ

ਪੇ ਜੇ ਆਪਣੀ ਸਮਝ ਆਪਣਾ ਸਾਥੀ ਕਿਤਾਬਾਂ ਨੂੰ ਬਣਾ ਲਿਆ ਜਾਵੇ ਤਾਂ ਇਹ ਵਿਚਰਨ ਦਾ ਨਾ ਹੀ ਟੁੱਟਣ ਤੇ ਨਾ ਹੀ ਗੁਆਚਣ ਦਾ ਡਰ ਸਦੀਵੀਂ ਖੁਸ਼ੀ ਦੇਣ ਵਾਲਾ ਸਾਥੀ ਇਹ ਗਿਆਨ ਦਾ ਭੰਡਾਰ ਹਨ। ਸਾਡੇ ਕੋਲ ਮੌਜੂਦ ਹਨ। ਸਾਡੇ ਵੇਦ,

ਆਤਮਾ ਦਾ ਪਰਮਾਤਮਾ ਵਿਚ ਲੀਨ ਹੋਣ ਦਾ ਰਾਹ ਦਿਖਾਉਂਦਿਆਂ ਹਨ। ਜੋ ਸਦੀਵੀਂ ਖੁਸ਼ੀ ਦਾ ਰਾਹ ਹੈ। ਸਧਾਰਨ ਮਨੁੱਖ ਲਈ ਕਿਤਾਬਾਂ ਮਨ-ਪਰਚਾਵੇਂ ਦਾ ਮਨ-ਪਰਚਾਵੇਂ ਦਾ ਸਾਧਨ ਹਨ। ਕਿਤਾਬਾਂ ਲਈ ਅਹ ਕਿਤਾਬਾਂ ਕਈ ਤਰ੍ਹਾਂ ਦੀਆਂ ਹਨ। ਇਹ ਕਿਸੇ ਵੀ ਵਿਸ਼ੇ ਨਾਲ ਸਬੰਧਿਤ ਹੋਣ, ਸਾਡੇ ਗਿਆਨ ਵਿੱਚ ਵਾਧਾ ਤਾਂ ਕਰਦੀਆਂ ਹੀ ਹਨ। ਕਿਤਾਬਾਂ ਦਾ ਹੀ ਘੇਰਾ ਬੜਾ ਵੱਡਾ ਹੈ। ਨਾਵਲ, ਕਵਿਤਾ, ਕਹਾਣੀਆਂ ਆਦਿ ਸਾਡੇ ਜੀਵਨ ਦੇ ਅਜਿਹੇ ਪੱਖਾਂ ਬਾਰੇ ਜਾਣਕਾਰੀ ਦਿੰਦੀਆਂ ਹਨ ਜਿਹਨਾਂ ਦੀ ਸਾਡੇ ਜੀਵਨ ਵਿੱਚ ਬੜੀ ਮਹਤਤਾ ਹੁੰਦੀ ਹੈ। ਜੇ ਸਾਹਿਤਕ ਕਿਤਾਬਾਂ ਸਾਡੇ

ਵਿਗਿਆਨ ਦੀਆਂ ਕਿਤਾਬਾਂ ਅਜੋਕੇ ਸਮੇਂ ਨਾਲ ਮਨੁੱਖ ਨੂੰ ਜੋੜਦੀਆਂ ਹਨ। ਸਰੀਰਕ ਸਿੱਖਿਆ ਨਾਲ ਸਬੰਧਤ ਕਿਤਾਬਾਂ ਸਰੀਰਕ ਢਾਂਚੇ ਨੂੰ ਸਮਝ ਕੇ ਸਰੀਰ ਨੂੰ ਕਿਵੇਂ ਤੰਦਰੁਸਤ ਰੱਖਿਆ ਜਾ ਸਕਦਾ ਹੈ, ਬਾਰੇ ਗਿਆਨ ਦਿੰਦੀਆਂ ਹਨ। ਅਸਲ ਵਿੱਚ ਕਿਤਾਬਾਂ ਮਨੁੱਖ ਦੀ ਹਜਾਰਾਂ ਸਾਲਾਂ ਦੀ ਸਿਆਣਪ ਤੇ ਤਜਰਬਿਆਂ ਦਾ ਨਿਚੋੜ ਹਨ। ਇਸ ਤਰ੍ਹਾਂ ਇਹ ਕਿਤਾਬਾਂ ਜਿਥੇ ਮਨੁੱਖ ਨੂੰ ਨਵੇਂ ਰਾਹ ਦਿਖਾਉਣ ਵਿੱਚ ਸਹਾਈ ਹੋ ਰਹੀਆਂ ਹਨ। ਉਥੇ ਵਿਹਲੇ ਮਨੁੱਖ ਲਈ ਇਕ ਚੰਗਾ ਸਾਥੀ ਹਨ। ਕਿਤਾਬਾਂ ਨੂੰ ਆਪਣਾ ਸਾਥੀ ਬਣਾਉਣ ਤੋਂ ਪਹਿਲਾਂ ਮਨੁੱਖ ਵਿਦਿਆਰਥੀ ਨੂੰ ਸਿਰਫ ਉਚੇਤ ਹੋਣ ਦੀ ਲੋੜ ਹੈ। ਉਸਨੂੰ ਸਾਥੀ ਦੀ ਚੋਣ ਸੰਭਾਲ ਕੇ ਕਰਨੀ ਚਾਹੀਦੀ ਹੈ।

ਸਾਡੇ school college ਅਤੇ university ਦੀਆਂ libraries ਕਿਤਾਬਾਂ ਨਾਲ ਭਰੀਆਂ ਪਈਆਂ ਹਨ। ਜਰੂਰਤ ਹੈ ਉਹਨਾਂ ਤੋਂ ਸਾਥ ਦੀ। ਕਿਤਾਬਾਂ ਪੜ੍ਹਨਾ ਹੀ ਕਾਫੀ ਨਹੀਂ, ਉਸ ਤੇ ਅਮਲ ਕਰਨਾ ਉਸ ਤੋਂ ਵੀ ਅਤਿ ਜਰੂਰੀ ਹੈ, ਨਹੀਂ ਤਾਂ ਸਭ ਫਿਜੂਲ ਹੈ। ਕਿਤਾਬਾਂ ਨੂੰ ਆਪਣਾ ਸਾਥੀ ਬਣਾਉਣਾ ਚਾਹੀਦਾ ਹੈ। ਇਹ ਧੋਖਾ ਨਾ ਦੇਣ ਵਾਲਾ ਸਾਥੀ ਹੈ। ਇਹ ਸਾਨੂੰ ਖੁਸ਼ੀ ਦੇਣ, ਮਨ-ਪਰਚਾਵਾਂ ਕਰਨ, ਵਿਹਲੇ ਸਮੇਂ ਦੀ ਸਹੀ ਵਰਤੋਂ ਕਰਨ, ਗਿਆਨ ਦੇਣ, ਸਾਰੇ ਸੰਸਾਰ ਦੇ ਲੋਕਾਂ ਦੇ ਤੇ ਉਹਨਾਂ ਦੀ ਭਾਸ਼ਾ ਦੀ ਜਾਣਕਾਰੀ ਅਤੇ ਉਤਸ਼ਾਹ ਕਰਨ ਵਾਲਾ guide ਹੈ। ਇਹ ਮਨੁੱਖ ਦਾ ਚੰਗਾ ਸਾਥੀ ਹੈ। ਬੜੇ ਖੁਸ਼ਕਿਸਮਤ ਹਨ, ਉਹ ਲੋਕ ਜਿਹਨਾਂ ਨੂੰ ਕਿਤਾਬਾਂ ਨੂੰ ਸਾਥੀ ਬਣਾਉਣ ਦਾ ਮੌਕਾ ਮਿਲਿਆ। ਹਰ ਮਨੁੱਖ ਕੁਝ ਗੁਣਾ ਤੇ ਔਗੁਣਾ ਦਾ ਹੈ। ਉਸਦੇ ਇਹ ਗੁਣ ਔਗੁਣ ਹੀ ਉਸਨੂੰ ਸਮਾਜ ਵਿੱਚ ਉਸਨੂੰ ਸਥਾਨ ਦਿਖਾਉਂਦੇ ਹਨ। ਉਹਨਾਂ ਮਨੁੱਖਾਂ ਨੂੰ ਤਾਂ ਲੋਕ ਆਪਣੇ ਹੱਥਾਂ ਉਤੇ ਚੁੱਕ ਲੈਂਦੇ ਹਨ। ਉਹਨਾਂ ਵਿੱਚ ਕੁਝ ਵਧੇਰੇ ਗੁਣ ਹੋਣ ਪਰ ਨਾਨਕ ਸਾਹਿਬ ਦਾ ਕਹਿਣਾ ਹੈ ਦੇ ਗੁਣਾ ਦਾ ਸਬੰਧ ਸਾਡੇ ਨਾਲ ਹੈ। ਸਹੀ ਅਰਥਾਂ ਵਿੱਚ ਇਹ ਗੁਣ ਸ਼ੁੱਧ ਵਾਲੇ ਮਨੁੱਖਾਂ ਵਿੱਚ ਪਾਏ ਜਾਂਦੇ ਹਨ।

ਲੜਾਈ-ਝਗੜੇ ਤੋਂ ਦੂਰ ਵੈਰ-ਵਿਰੋਧ ਨੂੰ ਘਟਾਉਂਦਾ ਤੇ ਸਾਂਝ ਨੂੰ ਵਧਾਉਂਦਾ। ਕੌੜਾ ਬੋਲਣ ਵਾਲਾ ਕਈਆਂ ਨੂੰ ਆਪਣੇ ਤੋਂ ਕੋਹਾਂ ਦੂਰ ਕਰ ਲੈਂਦਾ ਹੈ। ਤੀਰ ਤਲਵਾਰ ਤੋਂ ਡੂੰਘੇ ਜਖਮ ਕਰਦੇ ਹਨ। ਪੰਜਾਬੀ ਭਾਸ਼ਾ ਵਿੱਚ ਇਕ ਅਖਾਣ ਹੈ- ਤਲਵਾਰ ਦਾ ਪੱਟ ਦਾ ਫਿਰ ਵੀ ਕੱਟ ਜਾਂਦਾ, ਜੁਬਾਨ ਦਾ ਨਹੀਂ ਹੱਟਦਾ। ਗੁਰੂ ਇਤਿਹਾਸ ਵਿੱਚ ਸਾਨੂੰ ਇਹੋ ਜਿਹੀਆਂ ਕਈ ਉਦਾਹਰਣਾਂ ਮਿਲਦੀਆਂ ਹਨ ਜੋ ਇਹ ਦਰਸਾਉਂਦਿਆਂ ਹਨ ਕਿ ਗੁਰੂਆਂ ਨੇ ਮਿੱਠਾ ਬੋਲਣ ਦੇ ਗੁਣ ਨੂੰ ਕਦੇ ਨਹੀਂ ਛੱਡਿਆ। ਗੁਰੂਆਂ ਅਹ ਗੁਰੂ ਨਾਨਕ ਦੇਵ ਨੇ ਤਾਂ ਹਮੇਸ਼ਾ ਆਪਣੇ ਆਪ ਨੂੰ ਨੀਚ ਨਿਮਾਣਾ ਤੇ ਕਿਹਾ। ਗੁਰੂ ਅਰਜਨ ਦੇਵ ਨੇ ਉਬਲਦੀ ਦੇਗ ਅਤੇ ਤੱਤੀ ਤਵੀ ਤੇ ਬੈਠ ਕੇ ਵੀ ਜਹਾਂਗੀਰ ਖਿਲਾਫ ਕੋਈ ਨਿਮਰਤਾ ਦੇ ਗੁਣ ਹਨ। ਉਹ ਰੱਬ ਦੀ ਦੇ ਹੀ ਰੂਪ ਹੋ ਜਾਂਦੇ ਹਨ। ਇਸ ਤਰ੍ਹਾਂ ਕਰਨ ਵਿੱਚ ਉਸਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਤੇ

ਅਜਿਹਾ ਇਹਸਾਸ ਜਿਹੜਾ ਮਨੁੱਖ ਨੂੰ ਆਪਣੇ ਵੱਸ ਵਿਚ ਕਰ ਸਕਦਾ ਹੈ। ਉਹ ਸਾਰੇ ਸੰਸਾਰ ਨੂੰ ਜਿੱਤ ਸਕਦਾ ਹੈ। ਕਈ ਵੀ ਟਿਕਾਊ

ਮਹਿੰਗਾਈ ਦੀ ਸਮੱਸਿਆ ਉਸ ਸਮੇਂ ਪੈਦਾ ਹੁੰਦੀ ਹੈ ਜਦੋਂ ਚੰਗਾ ਜੀਵਨ ਗੁਜਾਰ ਰਿਹਾ ਅਚਾਨਕ ਮਨੁੱਖ ਇਹ ਮਹਿਸੂਸ ਕਰਦਾ ਹੈ ਕਿ ਹੁਣ ਤੱਕ ਜਿੰਨੇ ਧਨ ਨਾਲ ਉਹ ਆਪਣੇ ਤੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ ਰਿਹਾ ਸੀ, ਉਹ ਅਹ ਉਹ ਉਸੇ ਧਨ ਨਾਲ ਸਭ ਕੁਛ ਨਹੀਂ ਖਰੀਦ ਸਕਦਾ। ਕੁਝ company ਵੱਲੋਂ ਸਰਵੇਖਣ ਕਰਵਾਉਣ ਤੇ ਪਤਾ ਚੱਲਿਆ ਹੈ ਕਿ ਮਹਿੰਗਾਈ ਦੀ ਸਮੱਸਿਆ ਵਿੱਚ ਵਧੇਰੇ ਦੇਖਣ ਨੂੰ ਮਿਲਦੀ ਹੈ। ਜਿਹਨਾਂ ਵਿੱਚੋਂ ਭਾਰਤ ਵੀ ਇਕ ਹੈ। ਇਸ ਮਹਿੰਗਾਈ ਨੇ ਭਾਰਤ ਦੀ ਨੂੰ ਅਸੰਭਵ ਬਣਾ ਦਿੱਤਾ ਹੈ। ਅੱਜ ਹਾਲ ਇਹ ਹਨ ਕਿ ਸਾਡੇ ਦੇਸ਼ ਵਿੱਚ ਵਧੇਰੇ ਲੋਕ ਗਰੀਬੀ ਰੇਖਾ ਤੋਂ ਹੇਠਾ ਹਨ। ਉਹਨਾਂ ਨੂੰ ਤਿੰਨ ਡੰਗ ਦਾ ਖਾਣਾ ਵੀ ਨਸੀਬ ਨਹੀਂ ਹੁੰਦਾ ਹੈ। ਇਹੋ ਜਿਹੇ ਹਾਲਾਤ ਵਿੱਚ ਜੇ ਮੁੱਖ ਲੋੜ ਦੀਆਂ ਚੀਜਾਂ ਦੀਆਂ ਕੀਮਤਾਂ ਵੱਧ ਜਾਣ ਤਾਂ ਉਹਨਾਂ ਲਈ ਜੀਉਣਾ ਦੁੱਬਰ ਹੋ ਜਾਵੇਗਾ। ਇਸ ਦਾ ਅੰਦਾਜਾ ਲਗਾਉਣਾ ਹੀ ਔਖਾ ਹੈ। ਅਜਿਹੀ ਹਾਲਤ ਵਿੱਚ ਸਾਨੂੰ ਦੇਸ਼ ਦੀ ਮਹਿੰਗਾਈ ਦੇ ਕਾਰਨ ਸਮਝ ਕੇ ਉਹਨਾਂ ਨੂੰ ਦੂਰ ਕਰਨ ਦੇ ਉਪਾਅ ਵੱਲ ਧਿਆਨ ਦੇਣ ਦੀ ਲੋੜ ਹੈ। ਵਧਦੀ ਮਹਿੰਗਾਈ ਦਾ ਮੁੱਖ ਕਾਰਨ ਹੈ ਆਮ ਵਰਤੋਂ ਵਾਲੀ ਵਸਤੂਆਂ ਦੀ ਲੋੜ ਨਾਲੋਂ ਘੱਟ ਉਪਜ ਤੇ ਵਧੇਰੇ ਮੰਗ। ਵਧਦੀ ਆਬਾਦੀ ਜੋ ਸਾਰੀਆਂ ਸਮੱਸਿਆਵਾਂ ਦੀ ਸਮੱਸਿਆਵਾਂ ਦੀ ਹੈ, ਨੂੰ ਰੋਕਣਾ ਬਹੁਤ ਜਰੂਰੀ ਹੈ। ਇਸ ਤੋਂ ਇਲਾਵਾ ਕੋਈ ਇਹੋ ਜਿਹਾ ਕਾਨੂੰਨ ਬਣਨਾ ਤੇ ਸਖਤੀ ਨਾਲ ਲਾਗੂ ਹੋਣਾ ਚਾਹੀਦਾ ਹੈ। ਸਤਿ ਸ੍ਰੀ ਅਕਾਲ।

ਕੁੱਛ ਨੀ ਦੇਖ ਰਹੇ ਹਾਂ ਘਰ ਦਾ ਸਮਾਨ washing machine ਖ਼ਰਾਬ ਸੀ ਉਹਦੀ repair ਕਰਵਾਈ ਐ ਹੁਣ AC ਦੀ repair ਕਰਵਾਨੀ ਐ ਉਹਦੀ service ਹੋਣੀ ਹੈ ਹੁਣ ਗਰਮੀ ਆ ਗਈ ਐ ਤਾਂ ਹੁਣ ਦੇਖ ਰਹੇ ਹਾਂ ਇਹੇ ਜਿਹੀਆ ਚੀਜ਼ਾਂ ਕੂਲਰ ਦਾ ਦੇਖ ਰਹੇ ਸੀ ਕੇ ਕੂਲਰ ਨੂੰ ਵੀ set ਕਰੀਏ ਕਿਉਂਕਿ ਕੱਲੇ ਕੱਲੇ ਕਮਰੇ ਦੇ ਵਿੱਚ ਸਾਰਾ ਸਮਾਨ

ਪਹਿਲਾਂ ਵਧੀਆ ਸੀ ਨਾ ਜਮਾਨਾ ਆਰਾਮ ਨਾਲ ਪੱਖੀ ਝੱਲੋ ਕੋਈ ਬਿਲ ਦਾ ਨੀ ਕੋਈ ਬਿਜਲੀ ਦਾ ਨੀ ਰਾਤ ਨੂੰ ਦੀਵਾ ਚਲਾਉ ਚਲੋ

ਜਿੰਨੀਆ ਚੀਜ਼ਾਂ ਨੇ ਉੰਨੀਆਂ ਟੈਨਸ਼ਨਾ ਨੇ

ਅੱਜਕਲ ਤਾਂ ਬੱਚਿਆ ਨੂੰ ਹੱਥ ਆਲੇ ਪੱਖਿਆ ਦਾ ਤਾਂ ਬਿਲਕੁਲ ਪਤਾ ਹੀ ਨਹੀਂ ਹੈਗਾ ਘਰ ਘਰ inverter ਆ ਗਏ ਨੇ ਅੱਗੇ ਕੱਟ ਲੱਗਦੇ ਸੀ ਪਿੰਡਾ ਚ ਸਹਿਰਾ ਚ ਇੱਕਠੇ ਹੋ ਕੇ ਵਿਹੜੀਆ ਚ ਬਹਿ ਜਾਂਦੇ ਸੀਗੇ ladies ladies gents ਸਾਰਾ

ਜਿਹੜੇ ਕੰਮਾ ਵਾਲੇ ਬੰਦੇ ਦੇ ਕੰਮਾ ਤੇ ਚਲੇ ਜਾਂਦੇ ਸੀ ਜਿਹੜੇ ਘਰ ਹੁੰਦੇ ਸੀ ਬਜੁਰਗ ਉਹਨਾ ਨੇ ਟੋਲਾ ਬਣਾਕੇ ਬਹਿ ਜਾਣਾ ਵੀ light ਹੈ ਨੀ ਇੱਕ ਦੂਜੇ ਨਾਲ ਦੁੱਖ ਸੁੱਖ ਵੀ ਕਰਨੇ ਨਾਲੇ ਗਰਮੀ ਗਰਮੀ ਵੀ ਕਰਨੀ ਅੱਜਕਲ light ਜਾ ਰਹੀ ਹੈ ਆ ਰਹੀ ਹੈ ਕਿਸੇ ਨੂੰ ਪਤਾ ਨਹੀਂ ਚੱਲਦਾ ਹੈਗਾ ਕਿਉਂਕ inverter ਆ ਗਏ ਘਰ ਘਰ ਕੋਈ ਬਾਹਰ ਹੀ ਨਹੀਂ ਨਿਕਲਦਾ ਸੁੱਖ ਹੀ ਇੰਨੇ ਪੈ ਗਏ ਨੇ ਹੱਥ ਆਲੀ ਪੱਖੀ ਤਾਂ ਕਿਸੇ ਨੂੰ ਬੱਚਿਆ ਨੂੰ ਤਾਂ ਪਤਾ ਨਹੀਂ ਹੈਗਾ ਕਿਸੇ ਬਜੁਰਗ ਕੋਲ ਭਾਵੇਂ ਇੱਕ ਅੱਧੀ ਪਿਛਲੀ ਪਈ ਹੋਵੇ ਪੱਖੀ ਉਹ ਵੀ ਬੱਚੇ ਕਹਿਣਗੇ ਕਿਆ ਗੰਦ ਰੱਖਿਆ ਸਿੱਟੋ ਇਹਨੂੰ ਉਹ ਕਰਦੇ ਨੇ ਵੀ ਨਹੀਂ ਹੋਣੀ ਚਾਹੀਦੀ ਘਰ ਚ AC ਦਾ ਸੁੱਖ ਹੀ ਇੰਨਾ ਆ ਗਿਆ ਉਹਦੇ ਬਿਨਾ ਰਹਿੰਦੇ ਨੀ ਹੈਗੇ ਤੇ ਉਹੀ ਬੀਮਾਰੀਆ ਦਾ ਕਰਨ ਵੀ ਬਣਿਆ ਪਿਆ ਹੈਗਾ ਕਿਉਂਕਿ ਠੰਡਕ ਜਿਆਦਾ ਬਾਹਰ ਜਾਂਦੇ ਆ ਧੁੱਪ ਉਹ ਗਰਮ ਸਰਦ ਘਰ ਹਰੇਕ ਨੇ ਕੋਠੀਆ ਬੰਦ ਬਣਾ ਲਿਆ ਬੀ AC ਹੋਵੇ ਠੰਡਕ ਰਵੇ ਸਾਰੇ ਘਰ ਚ ਇਹ ਬੀਮਾਰਿਆ ਦਾ ਕਰਨ ਬਣਦਾ ਜਾ ਰਿਹਾ ਹੈਗਾ ਹੈ ਤਾਂ ਸਹੀ ਬੀਮਾਰੀਆ ਦਾ ਕਾਰਨ

ਹਰ ਇੱਕ ਚੀਜ਼ ਦਾ ਸੁੱਖ ਵੀ ਐ ਜਿਵੇਂ ਹੁਣ ਤੁਸੀਂ ਅੱਜ ਦੇ ਜਮਾਨੇ ਦੀ ਗੱਲ ਕਰੋ ਤਾਂ ਜਮਾਨੇ ਦੇ ਨਾਲ ਚੱਲਣਾ ਵੀ ਜਰੂਰੀ ਐ

ਹਨਾ ਪਹਿਲਾਂ ਕੱਚੇ ਘਰ ਹੁੰਦੇ ਸੀ

ਜਿਹੜੇ ਵਿਹੜੇ ਵੀ ਨੇ ਨਾ ਉਹਨਾ ਦੇ ਵਿੱਚ ਵੀ ਪੱਥਰ ਟਾਈਲਾ ਸਭ ਕੁੱਛ ਲੱਗਿਆ ਪਿਆ ਤਾਂ ਫੇਰ ਉਹੀ ਜਿਹੀ ਸਹੁਲਤ ਵੀ ਚਾਹੀਦੀ ਹੈ ਹਾਂ ਜਿਹੜੇ ਪੱਥਰ ਟਾਈਲਾ ਉੱਥੇ ਕੁੱਛ ਗਰਮੀ ਜਿਆਦਾ ਹੁੰਦੀ ਹੈ

ਤੇ ਇਸਲਈ ਰਿਹਾ ਵੀ ਨੀ ਜਾਂਦਾ ਹੈਗਾ ਪੱਖੇ ਤੋਂ ਬਿਨਾ ਪਹਿਲੇ ਜਿਹੜੇ ਹੁੰਦੇ ਸੀ ਕੱਚੇ ਘਰ ਨਾ ਛਾ ਬਾਲੇ ਆਲਿਆ ਹੁੰਦਿਆ ਸੀ ਛੱਤਾ ਇਹ ਠੰਡੀ ਹੁੰਦਿਆ ਸੀਗੀਆ ਹਾਂ ਕੱਚੇ ਘਰ ਅੱਜ ਵੀ ਜੇ ਕਿਸੇ ਦਾ ਹੈਗਾ ਨਾ ਤਾਂ ਉਹ ਠੰਡਾ ਹੈ ਠੰਡਾ ਹੁੰਦਾ ਹੈਗਾ ਤੇ ਉਹ ਵਿੱਚ ਲੇਪ ਕਰਦੇ ਸੀਗੇ ਗੋਹੇ ਮਿੱਟੀ ਦਾ ਜਦੋਂ ਬਾਰਿਸ਼ ਵੀ ਆਂਦੀ ਸੀ ਨਾ ਮਿੱਟੀ ਦੀ ਖੁਸ਼ਬੂ ਮਿਨੀ ਮਿਨੀ ਜਿਵੇਂ ਖੁਸ਼ਬੂ ਉਠਦੀ ਸੀਗੀ ਉਹ ਤਾਂ ਅੱਲਗ ਹੀ ਖੁਸ਼ਬੂ ਹੁੰਦੀ ਸੀਗੀ ਹੁਣ ਆਪਣੇ ਵਰਗੇ ਜਿਹਨਾ ਕੋਲ ਪੱਕੇ ਮਕਾਨ ਨੇ ਉਹਨਾ ਕੋਲ ਤਾਂ ਸਹਿਣ ਈ ਨੀ ਹੁੰਦੀ ਹੈਗੀ ਵੀ ਮਤਲਬ ਕੀ ਜਿਹੜੇ ਕੱਚੇ ਮਕਾਨਾ ਵਿੱਚ ਰਹਿੰਦੇ ਸੀਗੇ ਪਹਿਲੇ ਉਹਨਾਂ ਨੂੰ ਵਧੀਆ ਲੱਗਦੀ ਸੀਗੀ ਜਦੋਂ ਮੀਹ ਆਉਣਾ ਕਰਨਾ ਤਾਂ ਐਨ ਠੰਡੀ ਠੰਡੀ ਹਵਾ ਲੱਗਣੀ ਪੱਖਾ ਚੱਲਦਾ ਵੀ ਹੁੰਦਾ ਸੀ ਤਾਂ ਵੀ ਪਤਾ ਨਹੀਂ ਸੀ ਚੱਲਦਾ ਕਿ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਹੈਗਾ

ਮਤਲਬ ਕਿ ਲਵਾਨਾ ਵੀ ਜਰੂਰੀ ਹੋ ਗਿਆ ਤੇ ਮਤਲਬ ਕਿ ਬਿਮਾਰੀ ਦਾ ਘਰ ਵੀ ਲੱਗਦਾ ਹੈਗਾ ਫਿਰ ਅੱਜਕਲ ਦਾ ਕੰਮ ਵੀ ਉਸ ਤਰ੍ਹਾਂ ਦਾ ਹੈ

ਤੇ ਕੰਮ ਕਰਨ ਦੇ ਨਾਲ ਨਾਲ ਬੰਦਿਆ ਦੇ ਦਿਮਾਗ ਵੀ ਠੰਡੇ ਸੀ

ਥੱਕ ਕੇ ਆਰਾਮ ਨਾਲ ਉਹਨਾਂ ਨੂੰ ਪਤਾ ਹੀ ਨੀ ਲੱਗਦਾ ਸੀ ਗਰਮੀ ਸਰਦੀ ਦਾ ਤੇ ਹੁਣ ਜਿਹੜੀ ਗੱਲ ਐ ਨਾ ਹੁਣ ਕੰਮ ਜਿਹੜਾ ਹੈ ਉਹ computer ਤੇ ਐ ਸਾਰਾ

ਹੁਣ ਦੇਖੋ digital ਤਾਂ ਬਨਾਤਾ ਸਾਰਾ ਕੁੱਛ

ਚੀਜਾਂ ਬਣਾ ਦਿੱਤੀਆਂ ਤਾਂ ਫੇਰ ਦੁਨੀਆ ਵੀ ਉੱਦਾਂ ਦੀ ਹੋ ਗਈ ਜੇ ਹੁਣ ਕੱਪੜਿਆ ਦੀ ਗੱਲ ਕਰੋ ਤੇ ਪਹਿਲਾਂ washing machine ਹੁੰਦੀ ਨੀ ਸੀ ਹੱਥ ਨਾਲ ਕੱਪੜੇ ਧੋਤੇ ਜਾਂਦੇ ਸੀ ਨਲਕੇ ਹੁੰਦੇ ਸੀ ਨਲਕਾ ਗੇੜ ਕੇ ਪਾਣੀ ਕੱਡਣਾ ਮੋਟਰ ਵੀ ਕਿਸੇ ਵਿਰਲੇ ਦੇ ਘਰੇ ਹੁੰਦੀ ਸੀ ਜਿਹਦੇ ਘਰੇ ਮੋਟਰ ਹੁੰਦੀ ਸੀ ਉਹਨੂੰ ਤਾਂ ਬੜਾ ਅਮੀਰ ਸਮਝਦੇ ਸੀ ਹੁਣ ਤਾਂ ਘਰ ਘਰ ਮੋਟਰ ਆ ਗਈ ਹੁਣ ਘਰ ਘਰ ਮੋਟਰਾ ਨੇ ਘਰ ਘਰ washing ਮਸ਼ੀਨਾ ਨੇ ਅੱਛਾ washing ਮਸ਼ੀਨਾ ਵੀ ਦੇਖੋ ਦੋ ਤਰ੍ਹਾਂ ਦੀਆਂ ਤਿੰਨ ਤਰ੍ਹਾਂ ਦੀ ਚੱਲ ਪੀਆਂ

ਇੱਕ ਹੈਗੀ ਕਿ ਜਿਸ ਚ ਤੁਸੀਂ ਪਾਣੀ ਵੀ ਆਪ ਭਰੋਗੇ ਹਨਾ ਤੇ ਫੇਰ ਤੁਸੀਂ ਉਸਚੋ ਕੱਪੜੇ ਆਪ ਕੱਡੋਗੇ ਉਹਦੀ ਸਫਾਈ ਵੀ ਕਰੋਗੇ ਸੁਕਾਉਗੇ ਵੀ ਇੱਕ ਹੈਗੀ ਐ automatically ਬੱਸ ਉਹਦੇ ਵਿੱਚ pipe ਲਾ ਦੋ fix ਕਰਦੋ ਚਲੋ ਜੀ ਉਧਰੋ ਟੂਟੀ ਚਲਾਦੋ ਜੀ ਪਾਣੀ ਆਪਣੇ ਆਪ ਹੀ ਭਰ ਜਾਣਾ ਆਪਣੇ ਆਪ ਹੀ ਨਿਕਲ ਜਾਣਾ ਹਨਾ ਇਹ ਸਹੁਲਤ ਵੀ ਹੈ ਚਲੋ ਤੁਹਾਡਾ time ਬਚਦਾ ਜੇ ਤੁਸੀਂ ਅੱਜ ਦਾ ਦੇਖੋ ਨਾ ਤੇ ਤੁਹਾਡਾ ਚਲੋ ਸਮਾਂ ਤੁਹਾਡੇ ਕੋਲ ਘੱਟ ਐ ਤੁਸੀਂ ਬਾਹਰ ਕੰਮ ਕਰਨ ਜਾਂਦੇ ਹੋ ਤਾਂ ਉਹ ਤੁਹਾਡਾ ਸੌਖਾ ਹੋ ਗਿਆ ਕੰਮ ਹਨਾ ਤੇ ਫੇਰ ਇੱਦਾਂ ਹੀ ਪੱਖੇ ਨੇ ਪਹਿਲਾਂ ਹੱਥਾਂ ਆਲੇ ਚੱਲਦੀਆਂ ਸੀ ਪੱਖੀਆਂ ਪੱਖੇ ਹੁੰਦੇ ਹੀ ਨੀ ਸੀ ਬਿਜਲੀ ਨਹੀਂ ਸੀ ਹੁੰਦੀ ਤਾਂ ਪੱਖੇ ਕਿੱਥੋਂ ਹੋਣੇ ਸੀ ਹੁਣ ਬਿਜਲੀ ਇੰਨੀ ਐ ਤੇ ਫੇਰ ਚੀਜਾਂ ਵੀ ਮਸ਼ੀਨੀ ਯੁੱਗ ਵਾਲੀਆਂ ਆਗੀਆਂ ਸਾਰੀਆਂ ਤੇ ਫੇਰ ਹੁਣ ਜਿਹੜੇ ਪੱਖੇ ਨੇ ਪੱਖੇ ਤਾਂ ਇੱਕ side ਤੇ ਰਹਿ ਗਏ ਫਰਾਟੇ ਵੀ side ਤੇ ਰਹਿ ਗਏ ਕੂਲਰ ਵੀ side ਤੇ ਰਹਿ ਗਏ ਹੁਣ AC ਆ ਗਏ AC ਵੀ ਕਈ ਤਰ੍ਹਾਂ ਦੇ ਆ ਗਏ ਪੂਰੇ ਘਰ ਹੀ AC ਬਣਾ ਤੇ ਕਈਆਂ ਨੇ ਤਾਂ ਤੇ ਉਹਦੇ ਨਾਲ ਇਹ ਹੈ ਕਿ ਚਲੋ ਤੁਹਾਨੂੰ ਅੰਦਰ ਤੇ ਸੁੱਖ ਲੱਗਦਾ ਬੈਠਿਆ ਨੂੰ ਪਰ ਜਦੋਂ ਤੁਸੀਂ ਕਿਤੇ ਬਾਹਰ ਜਾਨੇ ਹੋ ਉਹਦੋ ਫਿਰ ਤੁਹਾਡਾ ਸ਼ਰੀਰ ਜਿਹੜਾ ਗਰਮ ਸਰਦ ਹੋ ਜਾਂਦਾ ਕਿਤੇ ਨਾ ਕਿਤੇ ਰੋਗ ਵੱਧਦੇ ਈ ਨੇ ਆਪਣੇ ਘੱਟਦੇ ਤਾਂ ਹੈ ਨੀ ਕਸਰਤ ਅਸੀਂ ਕੋਈ ਕਰਦੇ ਨੀ ਹਨਾ ਤਾਂ ਬੈਠ ਕੇ ਵੀ ਅਸੀਂ ਸਾਰਾ ਦਿਨ ਜੇ computer ਤੇ ਵੀ office ਚ ਬੈਠੇ ਆ ਤਾਂ ਬੈਠੇ ਹੀ ਆ ਜੇ ਅਸੀਂ ਕਿਤੇ ਹੋਰ ਕੰਮ ਕਰਨ ਜਾ ਰਹੇ ਹਾਂ ਤਾਂ ਵੀ ਅਸੀਂ ਗੱਡੀ ਦੇ ਵਿੱਚ ਬੈਠੇ ਆ ਤਾਂ ਵੀਂ ਅਸੀਂ ਉਹਦੇ ਵਿੱਚ AC ਚਲਾਕੇ ਹੀ ਬੈਠੇ ਆ

ਇਹ ਨਾ ਆਪਣੇ ਸ਼ਰੀਰ ਜਿਹੜੇ ਨੇ ਹੁਣ ਬਹੁਤ ਨਾਜੁਕ ਹੋ ਚੁੱਕੇ ਨੇ ਸੋਹਲ ਬਣਾ ਲਏ ਅਸੀਂ ਬਹੁਤ ਜਿਆਦਾ ਆਪਣੇ ਆਪ ਨੂੰ ਤੇ ਹੁਣ ਬਰਦਾਸਤ ਵੀ ਨੀ ਹੁੰਦਾ ਇਹ ਬਰਦਾਸ਼ ਉਹ ਜਿਹੋ ਜਿਹੇ ਆਪਾਂ ਮਹੋਲ ਚ ਰਹਿਣ ਲੱਗ ਗਏ ਆਪਾਂ ਨੂੰ ਉਹੀ ਜਿਹੀ ਆਦਤਾਂ ਪੈ ਗਈਆਂ

ਇਹਦੇ ਨਾਲ ਬੀ ਆਪਣਾ ਸ਼ਰੀਰ ਜਿਹੜਾ ਤੰਦਰੁਸਤ ਜਿਹਾ ਰਹਿੰਦਾ ਸੀਗਾ

ਹੁਣ AC ਵਿੱਚ ਜਾਂ ਤਾਂ ਸਾਰਾ ਦਿਨ ਬੈਠੇ ਰਹੋ ਫੇਰ ਤਾਂ ਪਤਾ ਨਹੀਂ ਚੱਲਦਾ ਜਦੋਂ ਆਪਾਂ ਇੱਕ ਦਮ AC ਤੋਂ ਉੱਠ ਕੇ ਬਾਹਰ ਜਾਂਦੇ ਹਾਂ ਨਾ ਤਾਂ ਆਪਣੇ ਸ਼ਰੀਰ ਨੂੰ ਇੱਕ ਅਜੀਬ ਜੀ ਮਲਕੀ ਮਹਿਸੂਸ ਹੋਣ ਲੱਗ ਜਾਂਦਾ ਹੈਗਾ ਵੀ ਆਪਾਂ ਕਿੱਥੇ ਆ ਗਏ ਹਾਂ

ਜੇ ਇਹ ਚੀਜਾਂ ਸੁੱਖ ਦੈਂਦੀਆਂ ਨੇ ਤਾਂ ਕਿਤੇ ਨਾ ਕਿਤੇ ਇਹ ਦੁੱਖ ਵੀ ਦੈਂਦੀਆਂ ਨੇ ਨਾਲ ਹੁਣ ਤਾਂ ਦੇਖੋ ਪਹਿਲਾਂ ਗੈਸ ਚੁਲੇ ਨਹੀਂ ਸਨ ਹੁੰਦੇ

ਉਹਦੇ ਤੇ ਹੀ ਸਾਰਾ ਕੰਮ ਹੁੰਦਾ ਸੀ ਰੋਟੀ ਸਬਜੀ ਦਾ ਹਨਾ ਚਾਹੇ ਦੱਸ ਰਿਸ਼ਤੇਦਾਰ ਆ ਜਾਨ ਚਾਹੇ ਵੀਹ ਆ ਜਾਨ ਤੰਦੂਰ ਪਖਾਲੋ ਜੀ ਚੁੱਲਾ ਬਾਲ ਲੋ ਜੀ ਹਨਾ ਉਹਦੇ ਤੇ ਹੀ ਸਾਰਾ ਕੰਮ ਰਸੋਈ ਦਾ ਹੁੰਦਾ ਸੀ ਤੇ ਹੁਣ ਦੇਖਲੋ ਹੁਣ ਬਿਜਲੀ ਆਲੇ ਚੱਲ ਪਏ ਪਹਿਲਾਂ ਤਾਂ cylinder ਵਾਲੇ ਤਾਂ ਹੈਗੇ ਸੀ ਹੁਣ ਬਿਜਲੀ ਵਾਲੇ

ਅੱਜ ਦੇ ਮਸ਼ੀਨੀ ਯੁਗ ਵਿੱਚ ਹਰੇਕ ਕੰਮ ਮਸ਼ੀਨਾ ਨਾਲ ਹੋਣ ਲੱਗ ਗਿਆ ਆਹ ਗੁਰਦੁਆਰਿਆ ਚ ਦੇਖਲੋ ਅੱਗੇ ਫੁਲਕੇ ਬਣਦੇ ਸੀਗੇ ਦੁਨੀਆ ਮੱਥਾ ਟੇਕਣ ਜਾਂਦੀ ਸੀ ਸੇਵਾ ਕਰਾਂਦੀ ਸੀ ਹੁਣ ਅੱਜਕਲ ਲੰਗਰ ਤਾਂ ਖਾਣ ਸਾਰੇ ਖਾ ਹੀ ਲੈਂਦੇ ਨੇ ਸੇਵਾ ਕੋਈ ਕੋਈ ਕਰਾਂਦਾ

ਪਹਿਲਾਂ ਹੱਥਾ ਨਾਲ ਬਣਾਉਂਦੇ ਸੀ ਪ੍ਰਸ਼ਾਦੇ

ਤੇ ਹੁਣ ਉੱਥੇ ਵੀ ਆਟਾ ਗੁੰਨਨ ਆਲੀਆ ਮਸ਼ੀਨਾ ਰੱਖ ਲਿਆ ਤੇ ਫੁਲਕੇ ਪੱਕ ਕੇ ਬਾਹਰ ਆ ਜਾਂਦੇ ਨੇ ਉਹ ਵੀ ਮਸ਼ੀਨਾ ਰੱਖ ਲੀਆ ਉਹੀ ਐ ਨਾ ਗੱਲ ਉਹੀ ਹੈ ਵੀ ਹੁਣ time ਨੀ ਹੈਗਾ ਕਿਸੇ ਕੋਲ ਸੇਵਾ ਕਰਾਉਣ ਦਾ

time ਦੀ ਕਮੀ ਨਾਲ ਹਰੇਕ ਕੋਈ ਜਾਂਦਾ ਮੱਥਾ ਟੇਕਿਆ ਫਟਾਫਟ ਲੰਗਰ ਖਾਦਾ ਤੇ ਲੰਗਰ ਵੀ ਕਿਸੇ ਕੋਈ time ਹੁੰਦਾ ਉਹ ਵੀ ਕਹਿੰਦਾ ਬਜਾਰੋ ਕੁੱਛ ਖਾਲਾਂਗੇ ਚਲੋ ਰਹਿੰਦੋ ਵੀ ਚੱਲੀਏ ਘਰ ਤੇ ਹੁਣ ਉਹ ਵੀ ਕਿਆ ਕਰਨ ਵੀ ਇੰਨੀ ਸੰਗਤ ਆਂਦੀ ਹੈ ਐ ਵੀ ਬਨਾਣ ਵਾਲਾ ਕੋਈ ਨੀ ਹੈ ਤਾਂ ਉਹਨਾ ਨੇ ਗੁਰਦੁਆਰਿਆ ਵਿੱਚ ਰੋਟੀ ਬਨਾਣ ਵਾਲੀ ਮਸ਼ੀਨਾ ਆਟਾ ਗੁੰਨਨ ਵਾਲੀ ਮਸ਼ੀਨਾ ਆਹ ਰੱਖ ਲਿਆ ਮਤਲਬ ਕੀ ਇੱਕ time ਦੀ ਕਮੀ ਕਰਕੇ ਹਰ ਇੱਕ ਚੀਜ਼ ਕੰਮ ਮਸ਼ੀਨਾ ਨਾਲ ਹੀ ਹੋਣ

ਛੋਟੇ ਤੋਂ ਛੋਟਾ ਕੰਮ ਵੱਡੇ ਤੋ ਵੱਡਾ ਕੰਮ

ਪਹਿਲਾਂ ਦੇਖਲੋ ਹੁੰਦਾ ਸੀ ਆਪਣਾ ਆਹ ਜਿਹੜਾ

ਤਾਂ computer ਤੇ ਬੈਠੋ ਤੇ ਉਹਦੇ ਤੇ entry ਕਰੋ ਚਲੋ ਜੀ online ਹੋ ਗਿਆ ਸਾਰਾ ਕੁੱਛ ਹਾਂਜੀ ਉਹ ਹੀ ਉਹ ਹੀ ਹੈ ਨਾ ਚਾਹੇ ਆਪਾਂ ਇੱਕ ਅੱਲਗ ਅੱਲਗ ਸ਼ਹਿਰ ਚ ਬੈਠੇ ਆ ਆਪਾ ਕੰਮ ਕਰੀ ਜਾ ਰਹੇ ਆ time ਨੀ ਹੈਗਾ ਆਪਾਂ online ਕੇ ਲੈਨੇ ਹਾਂ ਇਹਦੇ ਨਾਲ ਸਮਾਂ ਬੱਚਦਾ ਵੀ ਐ